ਇਨਸਾਨ ਦੀ ਸਿਹਤ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹਨ, ਕਿਉਂਕਿ ਬਾਰਿਸ਼ ਦੇ ਦਿਨਾਂ ਵਿੱਚ ਮੱਛਰ ਬਹੁਤ ਜ਼ਿਆਦਾ ਪੈਦਾ ਹੁੰਦੇ ਹਨ, ਜਿਸ ਕਰਕੇ ਇਨਸਾਨ ਨੂੰ ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਹਨ, ਇਸ ਕਰਕੇ ਇਨਸਾਨ ਨੂੰ ਬਾਰਿਸ਼ ਦੇ ਦਿਨਾਂ ਵਿੱਚ ਆਪਣੇ ਘਰਾਂ ਦੇ ਆਸ ਪਾਸ ਅਜਿਹੀ ਥਾਵਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਕਿ ਕਿਤੇ ਵੀ ਬਾਰਿਸ਼ ਦਾ ਪਾਣੀ ਖੜਾ ਨਾ ਹੋ ਸਕੇ। ਅਤੇ ਮੱਛਰ ਪੈਦਾ ਨਾ ਹੋ ਸਕੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੇ ਬਾਰਿਸ਼ ਦੇ ਦਿਨਾਂ ਵਿੱਚ ਮੱਛਰ ਵਰਗੀਆਂ ਆਮ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਅਤੇ ਕੀ ਸਾਨੂੰ ਇਹਨਾਂ ਤੋਂ ਬਚਾਵ ਕਰਨਾ ਚਾਹੀਦਾ ਹੈ? ਜਿਵੇਂ ਹੀ ਤੁਸੀਂ ਦੱਸ ਰਹੇ ਹੋ ਉਹ ਹੈ ਕਿ ਮੌਸਮ ਪਰਿਵਰਤਨ ਨਾਲ ਸਾਨੂੰ ਬਿਮਾਰੀਆਂ ਅੱਡੋ ਅੱਡ ਤਰ੍ਹਾਂ ਦੀਆਂ ਦੇਖਣ ਨੂੰ ਮਿਲਦੀਆਂ ਹਨ, ਤੁਸੀਂ ਦੱਸ ਰਹੇ ਹੋ ਗਰਮੀ ਦੀ ਮੌਸਮ ਵਿੱਚ ਸਾਨੂੰ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 ਜੁਕਾਮ, ਬੁਖਾਰ ਆਮ ਦੇਖਣ ਨੂੰ ਮਿਲਦਾ ਹੈ, ਗਰਮੀ ਵਿੱਚ ਬਿਮਾਰੀਆਂ ਜਿਵੇਂ ਕਿ ਲੂੰ ਲੱਗਣਾ, ਬੁਖਾਰ ਹੋਣਾ, ਜਾਂ ਸਰੀਰ ਦਾ ਤਾਪਮਾਨ ਘੱਟ ਜਾਣਾ ਅਤੇ

ਤਾਂ ਮੌਸਮ ਦੇ ਬਦਲਾਵ ਨਾਲ ਸਾਡਾ ਸਿੱਧਾ ਸਿੱਧਾ ਸੰਪਰਕ ਸਾਡੀ ਨਿੱਜੀ ਜੀਵਨ ਤੇ ਵੀ ਹੈ, ਕਿਉਂਕਿ ਮੌਸਮ ਜਿਵੇਂ ਜਿਵੇਂ ਬਦਲਦਾ ਹੈ, ਸਾਨੂੰ ਆਪਣਾ ਰਹਿਣ ਸਹਿਣ ਵੀ ਉਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਮੈਂ ਤੁਹਾਡੇ ਕੋਲ ਇੱਕ ਹੋਰ ਇਹ ਰਾਏ ਲੈਣਾ, ਲੈਣਾ ਚਾਹੁੰਦਾ ਹਾਂ ਕਿ ਮੌਸਮ ਬਦਲਣ ਦਾ ਜੋ ਲਗਾਤਾਰ ਨਿਰੰਤਰ ਚੱਲ ਰਿਹਾ ਹੈ, ਕੀ ਇਹ ਪੁਰਾਣੇ ਸਮੇਂ ਤੋਂ ਹੀ ਹੈ, ਜਾਂ ਇਸ ਜੋ ਵਰਤਮਾਨ ਯੁੱਗ ਵਿੱਚ ਆਪਾਂ ਗੱਲ ਕਰੀਏ ਤਾਂ ਵਰਤਮਾਨ ਯੁੱਗ ਤੋਂ ਇਹ ਲਗਾਤਾਰ ਕਾਫ਼ੀ ਜ਼ਿਆਦਾ ਬਦਲ ਰਿਹਾ ਹੈ,

ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਇਹ ਸਮੇਂ ਇਨਸਾਨ ਨੇ ਆਪਣੇ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜੋ ਕੁਦਰਤ ਦੇ ਨਾਲ ਛੇੜ ਛਾੜ ਕੀਤੀ ਹੈ, ਉਸਦਾ ਵੀ ਮੌਸਮ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ

ਪ੍ਰਭਾਵ ਦੇਖਿਆ ਗਿਆ ਹੈ ਕਿਉਂਕਿ ਇਨਸਾਨ ਨੇ ਜੰਗਲਾਂ ਨੂੰ ਤਾਂ ਕੱਟ ਦਿੱਤਾ ਹੈ ਜਿਸ ਕਰਕੇ ਵਾਤਾਵਰਨ ਵਿੱਚ ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਗਿਆ ਹੈ, ਅਤੇ ਜਦੋਂ ਜੰਗਲ ਬਹੁਤ ਜ਼ਿਆਦਾ ਘਣੇ ਹੁੰਦੇ ਸਨ, ਉਦੋਂ ਕੀ ਹੁੰਦਾ ਸੀ ਕਿ ਬਾਰਿਸ਼ ਦਾ ਮੌਸਮ ਆਮ ਹੀ ਹੁੰਦਾ ਸੀ, ਅਤੇ ਸਾਰੀ ਬਨਸਪਤੀ ਹਰੀ ਭਰੀ ਰਹਿੰਦੀ ਸੀ ਜੇ ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਦਰਖਤਾਂ ਦੀ ਬਹੁਤ ਜ਼ਿਆਦਾ

ਉੱਥੇ ਬਾਰਿਸ਼ ਬਹੁਤ ਹੀ ਘੱਟ ਮਾਤਰਾ ਵਿੱਚ ਹੁੰਦੀ ਹੈ, ਜਿਸ ਕਾਰਨ ਉੱਥੇ ਦੀ ਜ਼ਮੀਨ ਬਹੁਤ ਹੀ ਜ਼ਿਆਦਾ ਰੇਤਲੀ ਅਤੇ ਬੰਜ਼ਰ ਹੈ, ਜੇ ਆਪਾਂ ਗੱਲ ਕਰੀਏ ਰਾਜਸਥਾਨ ਦੀ ਤਾਂ ਉੱਥੇ ਦਾ ਜੋ ਮੌਸਮ ਹੈ ਉਹ ਬਹੁਤ ਜ਼ਿਆਦਾ ਗਰਮ ਹੁੰਦਾ ਹੈ, ਅਤੇ ਉੱਥੇ ਜਾਨਵਰਾਂ ਨੂੰ ਖਾਣ ਦੇ ਲਈ ਕਿਸੇ ਵੀ ਪ੍ਰਕਾਰ ਦਾ ਹਰਾ ਚਾਰਾ ਮਿਲ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ, ਇਸ ਕਰਕੇ ਉੱਥੇ ਜੀਵ ਜੰਤੂ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦੇ ਇਸ ਕਰਕੇ ਜੇ ਇਨਸਾਨ ਨੇ ਕੁਦਰਤ ਨਾਲ ਛੇੜ ਛਾੜ ਕਰਨੀ ਕੀਤੀ ਹੈ, ਤੇ ਉਸਦਾ ਉਸਨੂੰ ਬਹੁਤ ਜ਼ਿਆਦਾ ਮਾੜਾ result ਹੀ ਮਿਲ ਰਿਹਾ ਹੈ ਹੋਰ ਤੁਸੀਂ

ਤੁਸੀਂ ਜੋ ਦੱਸ ਰਹੇ ਸੀ ਉਹ ਸੀ ਕਿ ਮਨੁੱਖ ਦੁਆਰਾ ਜੋ ਅਣਚਾਹੀਆਂ ਜੋ ਬਦਲਾਵ ਕੀਤੇ ਜਾ ਰਹੇ ਹਨ, ਉਸਦਾ ਪ੍ਰਭਾਵ ਸਾਡੇ ਮੌਸਮ ਤੇ ਕਿਤੇ ਨਾ ਕਿਤੇ ਸਿੱਧਾ ਪੈ ਰਿਹਾ ਹੈ, ਮੈਂ ਤੁਹਾਨੂੂੰ ਦੱਸਣਾ ਚਾਹਾਂਗਾ ਕਿ ਜੇਕਰ ਆਪਾਂ ਵੇਖੀਏ ਤਾਂ ਸਭ ਤੋਂ ਵੱਧ ਪ੍ਰਭਾਵ ਤਾਂ ਸਾਡਾ ਜੰਗਲਾਂ ਦੇ ਕਰਕੇ ਹੀ ਹੋਇਆ ਹੈ, ਜੰਗਲਾਂ ਦੇ ਕੱਟਣ ਨਾਲ ਸਭ ਤੋਂ ਵੱਡੀ ਸਮੱਸਿਆ ਤਾਪਮਾਨ ਵਿੱਚ ਵਾਧਾ ਹੈ, ਜੇਕਰ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਤਾਂ ਹਰ ਪ੍ਰਕਾਰ ਦੀਆਂ ਸਮੱਸਿਆਂ ਪੈਦਾ ਹੋ ਹੀ ਜਾਂਦੀਆਂ ਹਨ, ਤਾਪਮਾਨ ਵਿੱਚ ਜੇਕਰ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ ਤਾਂ ਵਾਤਾਵਰਨ ਵਿੱਚ ਇਹ ਹੁੰਦਾ ਹੈ ਕਿ ਗਰਮੀ ਜ਼ਿਆਦਾ ਹੋ ਜਾਂਦੀ ਹੈ, ਵਰਖਾ ਦੀ ਘਾਟ ਹੋ ਜਾਂਦੀ ਹੈ, ਵਰਖਾ ਦੀ ਘਾਟ ਹੋਣ ਕਰਕੇ ਜੋ ਜਿਊਣ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 ਅਣਚਾਹੀਆਂ ਘਟਨਾਵਾਂ ਘਟ ਰਹੀਆਂ ਹਨ, ਉੱਥੇ ਉਸ ਵਿੱਚ ਕਿਤੇ ਨਾ ਕਿਤੇ ਮਨੁੱਖ ਦਾ ਵੀ ਅਹਿਮ ਰੌਲ ਹੈ ਮੈਂ ਇਹ ਦੱਸਣਾ ਚਾਹਾਂਗਾ ਕਿ ਮੌਸਮ ਅੱਜ ਦੇ ਸਮੇਂ ਅਤੇ ਪੁਰਾਣੇ ਸਮੇਂ ਵਿੱਚ ਬਹੁਤ ਅੰਤਰ ਹੈ ਪੁਰਾਣੇ ਸਮਿਆਂ ਵਿੱਚ ਆਪਾਂ ਕਿਤੋਂ ਨਾ ਕਿਤੋਂ ਤਾਂ ਸੁਣਿਆ ਹੀ ਹੋਵੇਗਾ ਕਿ ਉਸ ਸਮੇਂ ਜੋ ਮੌਸਮ ਹੁੰਦਾ ਸੀ ਜ਼ਿਆਦਾ ਸੁਹਾਵਣਾ, ਜ਼ਿਆਦਾ ਹਰਿਆਲੀ ਭਰਿਆ ਅਤੇ ਜ਼ਿਆਦਾ ਠੰਢਾ ਅਤੇ ਨਾ ਹੀ ਜ਼ਿਆਦਾ ਗਰਮ ਹੁੰਦਾ ਸੀ, ਪਰ ਵਰਤਮਾਨ ਸਮੇਂ ਵਿੱਚ ਆਪਾਂ ਸੁਣਦੇ ਹੀ ਹਾਂ ਕਿ ਇਸ ਸਮੇਂ ਮੌਸਮ ਉਸ ਤਰ੍ਹਾਂ ਦਾ ਨਹੀਂ ਰਿਹਾ, ਹੁਣ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਅਤੇ ਨਾ ਹੀ ਉਸ ਤਰ੍ਹਾਂ ਦੀ ਹਰਿਆਲੀ ਅਤੇ ਖ਼ੁਸ਼ਹਾਲੀ ਹੈ, ਜੋ ਇਸ ਸਮੇਂ ਬਦਲ ਚੁੱਕੀ ਹੈ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੌਸਮ

ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ, ਉਸਦਾ ਪ੍ਰਭਾਵ ਇਨਸਾਨ ਦੇ ਕਾਰੋਬਾਰ ਉੱਪਰ ਬਿਲਕੁਲ ਪੈਂਦਾ ਹੈ, ਜਿਵੇਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਮੌਸਮ ਵਿੱਚ ਅਚਾਨਕ ਤਬਦੀਲੀ ਹੁੰਦੀ ਹੈ, ਤਾਂ ਕਈ ਲੋਕਾਂ ਦੇ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 ਜੇਕਰ ਮੌਸਮ ਵਿੱਚ ਤਬਦੀਲੀ ਆ ਜਾਂਦੀ ਹੈ, ਤਾਂ ਉਸਦਾ ਉਸਦੇ ਕਾਰੋਬਾਰ ਉੱਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ, ਜਿਵੇਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਕੁਛ ਲੋਕਾਂ ਦਾ ਵਾਪਾਰ ਜੋ ਹੈ ਕਿ ਫੈਕਟਰੀਆਂ ਵਿੱਚ ਸਮਾਨ ਤਿਆਰ ਕੀਤਾ ਜਾਂਦਾ ਹੈ, ਉਹਨਾਂ ਦਾ ਕੀ ਹੁੰਦਾ ਹੈ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸਮਾਨ ਪਹੁੰਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਉਸ ਕਰਕੇ ਮੌਸਮ ਵਿੱਚ ਤਬਦੀਲੀ ਆ ਜਾਂਦੀ ਹੈ, ਜਿਵੇਂ ਕਿ ਬਾਰਿਸ਼ ਦਾ ਮੌਸਮ ਜਾਂ ਫਿਰ ਸਰਦੀਆਂ ਦੇ ਮੌਸਮ ਵਿੱਚ ਧੁੰਦ ਕਾਫ਼ੀ ਆ ਜਾਂਦੀ ਹੈ, ਜਿਸ ਕਰਕੇ ਇੱਕ ਸਮਾਨ ਨੂੰ ਦੂਸਰੇ ਸਥਾਨ ਤੇ ਲਿਜਾਣਾ,

ਪੜ੍ਹਾਈ ਦੇ ਉੱਪਰ ਵੀ ਮੌਸਮ ਦਾ ਕਾਫ਼ੀ ਜ਼ਿਆਦਾ ਪ੍ਰਭਾਵ ਪੈਂਦਾ ਹੈ, ਕਿਉਂਕਿ ਜੇ ਵੱਧ ਗਰਮੀ ਪੈਂਦੀ ਹੈ ਤਾਂ ਗਰਮੀ ਕਰਕੇ ਹਰ ਇੱਕ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਕਰ ਨਹੀਂ ਪਾਉਂਦਾ, ਇਸ ਕਰਕੇ ਹਰ ਇਨਸਾਨ ਦੇ ਲਈ ਮੌਸਮ ਦਾ ਇੱਕ ਸਥਿਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਥਿਰ ਮੌਸਮ ਵਿੱਚ ਹੀ ਹਰ ਚੀਜ਼ ਸੰਭਵ ਹੈ, ਨਾ ਜ਼ਿਆਦਾ ਠੰਢੇ ਮੌਸਮ ਵਿੱਚ ਨਾ ਹੀ ਜ਼ਿਆਦਾ ਗਰਮ ਮੌਸਮ ਵਿੱਚ ਕਿਸੇ ਵੀ ਚੀਜ਼ ਨੂੰ ਕਰ ਪਾਉਣਾ ਸੰਭਵ ਹੈ, ਇਸ ਕਰਕੇ ਮੌਸਮ ਵਿੱਚ ਹਿਕ ਕਰਕੇ ਜੋ ਤਬਦੀਲੀ ਹੁੰਦੀ ਹੈ, ਉਸਦਾ ਇਨਸਾਨ ਦੀ ਸਿਹਤ ਦੇ ਨਾਲ ਨਾਲ ਉਸਦੇ ਕਾਰੋਬਾਰ ਉੱਪਰ ਵੀ ਬਹੁਤ ਜ਼ਿਆਦਾ ਪਰਿਵਰਤਨ ਦੇਖਣ ਨੂੰ ਮਿਲਦਾ ਹੈ, ਇਸ ਕਰਕੇ ਮੌਸਮ ਵਿੱਚ ਤਬਦੀਲੀ ਤਾਂ ਸਮੇਂ ਦੇ ਨਾਲ ਨਾਲ ਹੁੰਦੀ ਹੀ ਰਹਿੰਦੀ ਹੈ। ਦੇਖ ਲਓ ਜੀ, ਜੀ ਆਪਾਂ ਗੱਲ ਕਰ ਰਹੇ।

ਹਾਂਜੀ ਕੀ ਕਰਦੇ ਮੈਂ ਪਢ਼ ਰਹੀ ਸੀ topic ਮਿਰਜ਼ਾ ਸਾਹਿਬਾ ਵਾਲਾ ਹੀਰ ਰਾਂਝਾ

ਮੈਂ book ਮੈਂ ਵੀ ਪਢ਼ ਲੇਨੀ ਆਂ ਓੜੀ story ਲੈ ਸੀ ਊ ਪਰ੍ਹਦੀ ਰਹੀ ਤੇ ਮੈਂ ਓਦੇ ਆਹ ਆਹ ਹਨ ਹਨ ਬਾਕੀ ਤਾਂ ਹੋਰ ਏ ਨੇ ਸ੍ਟੋਰਿਯਾਂ ਵਾਲਿਯਾਂ ਕਹ ਲੋ ਗੁਰੂ ਜ਼ੁਬਾਨ ਡਿਯਨ ਈ ਨੇ ਬਾਕੀ ਤਾਂ ਜੇਰੇ ਅਪਨੇ ਦਸ ਗੁਰੂ ਨੇ ਓਨਾਂ ਡਿਯਨ ਈ ਨੇ ਆਹ ਆਹ ਆਯ ਹੈ ਸੀ ਮੈਂ ਪਰ੍ਹਦੀ ਪੈ ਸੀ ਨਾ ਤੇ ਕੇਹ੍ਨ੍ਡੇ ਭਾਈ ਜੇਰੀ ਹੀਰ ਹੀਰ ਰਾਂਝਾ ਮਿਰਜ਼ਾ ਸਾਹਿਬਾ ਕੇਹ੍ਨ੍ਡੇ ਭੀ ਆਹੀ ਸਰਿਯਾਂ ਪ੍ਰੀਤ ਕਥਾਵਾਂ ਨੇ ਹਨ ਪ੍ਰੀਤ ਕਥਾਵਾਂ ਨੇ ਜੇਰਿਯਾਂ ਊ ਕਹ ਲਿਯੇ ਕੇਹ੍ਨ੍ਡੇ ਜਿਵੇਂ ਕਿਸੇ ਏਇਕ ਪ੍ਰੀਤ ਕਥਾ ਦ ਨਾਮ ਹੋਵੇ ਊ ਕਿਸੇ ਨੇ famous ਕਿਸੇ ਨੇ ਦਸਣਾ ਹੋਵੇ ਕੇ ਕੋਈ ਹੈ famous ਤਾਂ ਊ ਕੇਹ੍ਨ੍ਡੇ ਹੀਰ ਰਾਂਝਾ ਆ ਸਕਦੀ ਆ ਹਾਂਜੀ ਕੇਹ੍ਨ੍ਡੇ ਹੀਰ ਰਾਂਝਾ ਤਾਂ ਬੋਹਤ ਫਾਮੋਉਸ ਆਯ ਹਾਂਜੀ ਹਾਂਜੀ ਤਾਣੁ ਪਤਾ ਚੂਚਕ ਕਿਥੇ ਰਹੰਦਾ ਸੀ ਚੂਚਕ ਝਾੰਗ ਸਿਯਾਲਾਂ ਵਿਚ ਰਹੰਦਾ ਸੀ ਤੇ ਚੂਚਕ ਹੈ ਕੋੰ ਸੀ ਚੂਚਕ ਦਾ ਮਤਲਬ ਪਿਤਾ ਸੀਗਾ ਆਹ ਆਯ story ਦਾ ਦਸੋ story ਚ ਕਿਦਾਂ ਕੀ ਹੋਯਾ ਸੀਗਾ ਹਾਂਜੀ ਕੇ ਏਵੇਮ ਸਟੋਰੀ

ਹਾਂਜੀ ਜਿਵੇਂ ਕਹ ਲਿਯੇ ਕੇ ਆਪਾਂ ਨੂ ਹੀਰ ਰਾਂਝਾ ਬਾਰੇ ਤਾਂ ਚਲੋ ਆਪਾਂ ਨੂ ਕੋਈ ਸਬ ਨੂ ਈ ਪਤਾ ਆਯ ਕੇ ਇਨਾਂ ਦੀ story ਹ ਸੀ but ਚਲੋ ਫੇਰ ਵੀ ਮੈਂ ਤਾਣੁ ਦਸਦੀ ਆਂ ਕੇਹ੍ਨ੍ਡੇ ਜੇਰੇ ਹੀਰ ਰਾਂਝੇ ਦੀ ਪ੍ਰੀਤ ਕਹਾਨਿਯਾਂ ਵਿਚੋ ਏਇਕ ਰਾਵਾਯਿਤੀ ਆਯ ਜੀ ਜੀ ਜਿਵੇਂ ਕਹ ਸਕਦੇ ਆਂ ਕੋਟ ਕਾਬੁਲੀ ਤੋਂ ਹੀਰ ਰਾਂਝਾ ਚੂਚਕ ਕੋਲ ਅਗੇ ਸੀ ਹੀਰ ਦਾ ਮਾਂ ਪਾਯਾ ਨੇ ਓਨਾਂ ਦਾ ਵਿਯਾਹ ਕਰ ਦਿਤਾ ਸੀ ਬੁਤ ਆਯ ਤਾਂ but ਦੀ ਆਯ ਨਾ

ਕੇਹ੍ਨ੍ਡੇ ਭਾਈ ਜੇਰਾ ਚੂਚਕ ਸੀ ਊ ਝਾੰਗ ਸਿਯਾਲਾਂ ਵਿਚ ਰਹੰਦਾ ਸੀ ਤੇ ਜੇਰੀ ਹੀਰ ਰਾਂਝੇ ਦੀ ਪ੍ਰੀਤ ਕਥਾ ਕੇਹ੍ਨ੍ਡੇ ਭੀ ਓਨਾਂ ਦੀ ਜੇਰੀ story ਸਟੋਰੀ ਆ ਓਦੇ ਵਿਚ ਕੇਰੇ ਦਰਯਾ ਦਾ ਜ਼ਿਕਰ ਕੀਤਾ ਗਯਾ ਆਯ ਆ ਚਨਾ ਦਾ ਕੇਹ੍ਨ੍ਡੇ ਵੀ ਜੇਰਾ ਦਰਯਾ ਆਯ ਆ ਓਹਦਾ ਜ਼ਿਕਰ ਕੀਤਾ ਗਯਾ ਆਯ ਆ ਤੇ ਆਪਾਂ ਓਦਾਂ ਇਨਾਂ ਦੀ ਸਟੋਰੀ ਦੀ ਗਲ ਕਰ ਲਿਯੇ ਤੇ ਕੇਹ੍ਨ੍ਡੇ ਭਾਈ ਜੇਰਾ ਹੀਰ ਤੇ ਰਾਂਝਾ ਸੀ ਇਨਾਂ ਨੂ ਪਹਲੀ ਤਕਨੀ ਵਿਚ ਈ ਕੇਹੰਡੀ ਪਯਾਰ ਹੋ ਗਯਾ ਸੀ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 ਭੀ ਏਡ ਹੀਰ ਨਾਲ ਵਿਯਾਹ ਨਾ ਹੋਵੇ ਹਾਨਾ ਹੀਰ ਦਾ ਮਤਲਬ ਕਾਫੀ ਓਨੁ ਹੀਰ ਨੂ ਵਿਯਨ ਦਾ ਓਨੁ ਮੀਨਾ ਮਾਰ੍ਦਿਯਾਂ ਰੇਹ੍ਨ੍ਦਿਯਾਂ ਸੀ ਕ੍ਯੂ ਕੇ ਊ ਵੀ ਨਾਈ ਚੌਨ੍ਦਿਯਾ ਸੀ ਕੇ ਓਦਾ ਵਿਯਾਹ ਹੀਰ ਨਾਲ ਹੋਵੇ ਜੇਰਿਯਾਂ ਰਾਂਝੇ ਡਿਯਨ ਪਾਬਿਯਾਂ ਸੀ ਊ ਵੀ ਨਾਈ ਚੌਦਿਯਾਂ ਸੀ ਓਦਾ ਵਿਯਾਹ ਹੀਰ ਨਾਲ ਹੋਵੇ but ਫੇਰ ਵੀ ਜਦੋਂ ਰਾਂਝੇ ਨੂ ਏਦਾਂ ਲਗਦਾ ਸੀ ਮੈਂ ਹੀਰ ਨੂ ਦੇਖਣਾ ਮਿਲਣਾ ਈ ਮਿਲਣਾ ਜੇਰਾ ਰਾਂਝਾ ਸੀ ਓਨੇ ਓਨਾਂ ਦੇ ਘਰ ਨੌਕਰੀ ਲੇ ਲੈ ਸੀ ਜੇਰੇ ਹੀਰ ਦੇ ਪਿਤਾ ਸੀ ਨਾ ਚੂਚਕ ਓਨਾਂ ਦੇ ਘਰ ਓਨੇ ਨੌਕਰੀ ਲੇ ਲੈ ਸੀ ਹਾਂਜੀ

ਹਾਂਜੀ ਹਾਂਜੀ ਫੇਰ ਕੇਹ੍ਨ੍ਡੇ ਓਥੇ ਈ ਕਹ ਲਾਯਾ ਜਿਵੇਂ ਬਾਰਾਂ ਸਾਲ ਓਥੇ ਏਨੇ ਰਾਂਝੇ ਨੇ ਓਥੇ ਹੀਰ ਦੇ ਘਰ ਬਾਰਾਂ ਸਾਲ ਮਾਜਿਯਾਂ ਚਾਰੈਯਾਂ ਸੀ ਓਥੇ ਈ ਫੇਰ ਜਦੋਂ ਕਿਸੇ ਨੂ ਪਤਾ ਲਾਗ ਗਯਾ ਸੀ ਭੀ ਇਨਾਂ ਦਾ ਭੀ ਈਯ ਏਇਕ ਦੋਜਯ ਨੂ ਪਯਾਰ ਕਰਦੇ ਆ ਓਥੋਂ ਜੇਰੇ ਹੀਰ ਦੇ ਪਿਤਾ ਜੀ ਸੀ ਓਹਨਾਂ ਨੇ ਰਾਂਝੇ ਨੂ ਨੌਕਰੀ ਤੋਂ ਕਦ ਦਿਤਾ ਸੀ ਜੇਰੇ ਓਨਾਂ ਨੇ ਆਪਣੀ ਨੌਕਰੀ ਤੇ ਰਖ੍ਯਾ ਹੋਯਾ ਸੀ ਨਾ ਫੇਰ ਓਨਾਂ ਨੇ ਕਦ ਦਿਤਾ ਸੀ ਓਨਾਂ ਨੇ ਤੇ ਬਾਕੀ ਜਿਵੇਂ ਆਪਾਂ ਕਹ ਲਿਯੇ ਕੇ ਰਾਂਝੇ ਦੇ ਅਠ ਪਰ ਸੀ ਤੇ ਅਠ ਪਰਵਾਨ ਵਿਚੋਂ ਸਬ ਤੋਂ ਛੋਟਾ ਸੀ ਕੇਹ੍ਨ੍ਡੇ ਊ ਜੇਰਾ ਰਾਂਝਾ ਸੀ ਪਰਵਾਨ ਆਯ ਵਾਰ੍ਤੀਤ ਤੋਂ ਬਾਰਾ ਦੁਖੀ ਸੀ ਭਾਭੀ ਭਾਭਿਯਾਂ ਕੇਹ੍ਨ੍ਡੇ ਬਲਦੀ ਤੇ ਤਿਲ ਪਾਨ ਦਾ ਕਾਮ ਕਰ੍ਦਿਯਾਂ ਸੀ ਜਦੋਂ ਓਨਾਂ ਦੀ ਲਾਰੀ ਹੁੰਦੀ ਸੀ ਤੇ ਭਾਭਿਯਾਂ ਜਿਵੇਂ ਕਹ ਲਿਯੇ ਕੇ ਗਾਹ ਪਾ ਦੇਨ੍ਦਿਯਾਂ ਸੀ ਹੋਰ ਵਿਚ ਯਾਨ ਦੇਖੀਏ ਫੇਰ ਜਦੋਂ ਵੀ ਤੂ ਸਿਯਾਲਾਂ ਦੀ ਹੀਰ ਵਿਯਨ ਲਿਆਵੇਂ ਗਾ ਦੁਖੀ ਹੋਯਾ ਰਾਂਝਾ ਊ ਨਾ ਕਹੰਦਾ ਆਪਣਾ ਪਿੰਡ ਚੜ ਕੇ ਚਲਾ ਗਯਾ ਸੀ ਫੇਰ ਜੇਰਾ ਓਹਨੁ ਲਾਗ ਗਯਾ ਸੀ ਕਹਨ ਨਾ ਊ ਰਾਂਝੇ ਡਿਯਨ ਜੇਰਿਯਾਂ ਭਾਭਿਯਾਂ ਸੀ ਅਪਨੇ ਪ੍ਰਵਾਨ ਤੋਂ ਬਾਰਾ ਦੁਖੀ ਸੀ ਊ ਏਇਕ ਤਾਂ ਓਨਾਂ ਨੇ ਜੇਰੀ ਜ਼ਮੀਨ ਓਦੇ ਹਿਸੇ ਆਉਂਦੀ ਸੀ ਊ ਨਾਈ ਓਹਨੁ ਦਿਤੀ ਸੀ ਓਰ ਜੇਰੀ ਬੰਜਰ ਜ਼ਮੀਨ ਸੀ ਊ ਓਨਾਂ ਨੂ ਦੇ ਟੀ ਸੀ ਓਨਾਂ ਨੇ ਤੇ ਜਦੋਂ ਓਹੋ ਕੇਹ੍ਨ੍ਡੇ ਅਪਨੇ ਪ੍ਰਵਾਨ ਨਾਲ ਲਾਰ ਕੇ ਚਲਾ ਅਗ੍ਗਾਯਾ ਸੀ ਆਪਣਾ ਪਰਵਾਨ ਨਾਲ ਲਾਰ ਕੇ ਚਲਾ ਗਯਾ ਸੀ ਓਨੇ ਆਪਣਾ ਪਿੰਡ ਚੜ ਤਾ ਸੀ ਤੇ ਜਿਵੇਂ ਕਹ ਲਿਯੇ ਕੀ ਮੋਜੋ ਜੇਰਾ ਮੋਜੋ ਸੀ ਊ ਰਾਝੇ ਤਖ਼ਤ ਹਜ਼ਾਰਾਂ ਦਾ ਰਾਂਝੇ ਦੇ ਜੇਰੇ father ਸਾਬ ਸੀ ਜਿਨਾਂ ਦਾ ਪਿਤਾ ਜੀ ਸੀ ਮੋਜੋਜ ਤਖ਼ਤ ਹਜ਼ਾਰੇ ਦਾ ਈ ਸੀ ਜੇਰਾ ਰਾਂਝਾ ਦਾ ਪਾਪਾ ਨੂ ਪਤਾ ਆਯ ਆ ਆਯ ਅਠ ਪਰ ਸੀ ਕੇਹ੍ਨ੍ਡੇ ਰਾਂਝਾ ਤਾ ਅਠ ਪਰ ਸੀਗਾ

ਫੇਰ ਹੀਰ ਦਾ ਵਿਯਾਹ ਜੇਰਾ ਸੀਡੀ ਸੀ ਓਨਾਂ ਨਾਲ ਕੀਤਾ ਇਨਾਂ ਨੇ ਵੀ ਮਤਲਬ ਜੇਰਾ ਫੇਰ ਹੀਰ ਤੇ ਰਾਂਝੇ ਨੂ ਪਤਾ ਲਾਗ੍ਯ ਸੀ ਹੀਰ ਦਾ ਵਿਯਾਹ ਕਿਤੇ ਹੋਰ ਹੋ ਰਾਯ ਓ ਭੀਸ ਬਦਲ ਕੇ ਗਯਾ ਸੀ ਓਥੇ ਨਾ ਜੋਗੀ ਦੇ ਭੀਸ ਵਿਚ ਜਾ ਕੇ ਹੀਰ ਨੂ ਮਿਲ ਕੇ ਯਾ ਸੀ ਊ ਲੇਕਿਨ ਓਉਨੁ ਵੀ ਪਤਾ ਲਾਗ ਗਯ ਅਸਲ ਵਿਚ ਊ ਕਹ ਰਾਇ ਆਂ ਨਾ ਇਨਾਂ ਦੇ ਕੇਹ੍ਨ੍ਡੇ ਜਦੋ ਘਰ ਦਯਾ ਨੂ ਪਤਾ ਲਾਗ ਗਯਾ ਸੀ ਤਾਂ ਇਨਾਂ ਨੂ ਵਖ ਵਖ ਕਰਤਾ ਸੀ ਤੇ ਹੀਰ ਦਾ ਵਿਯਾਹ ਕਰਤਾ ਸੀ ਕੇਹ੍ਨ੍ਡੇ ਭਾਈ ਜੀ ਕਰ ਕਹਾਨੀ ਦਾ ਅਨੁਸਾਰ ਆਪਾਂ ਸੋਚਿਯੇ ਵੀ ਓਟ ਕਾਬਿਲੇ ਤੋਂ ਹੀਰ ਰਾਂਝਾ ਚੂਚਕ ਕੋਲ ਅਗੇ ਸੀ

rਅੰਝਾਈ ਨੂੰ ਜੰਜ ਲਾਯਾ ਕ ਹੀਰ ਨਾਲ ਵੀਹਾਂ ਨੂੰ ਕਹਿ ਦਿੱਤਾ ਸੀ ਪੁੱਤ ਜੇ ਆਪ ਹੋਰ ਦੇ ਕਿਸੀ ਦੇ ਹਿਸਾਬ ਨਾਲ ਦੇਖੇ ਤੇ ਮਤਲਬ ਆਪਣੇ ਆਪਣੇ ਰਿਵਾਯਤ ਦੇ ਹਿਸਾਬ ਨਾਲ ਤੇ ਕਹਿੰਦੇ ਰਾਂਝਾ ਜੱਦੋ ਜੰਜ ਦਾ ਪ੍ਰਬੰਧ ਕਾਰਨ ਲੱਗਿਆ ਸੀ ਸਨ ਦੇ ਮੈ ਪਾਯੋ ਸੀ ਜਿਨ੍ਹਾਂ ਨੇ ਹੀਰ ਨੂੰ ਕਹਾ ਸੀ ਕ ਰਾਂਝੇ ਨੂੰ ਕਿਸੀ ਨੇ ਆਏ ਸੁਣਨ ਕ ਉਹ ਬੇਹੋਸ਼ ਤੇ ਤਦ ਕੈਦੂ ਨੇ ਉਸ ਨੂੰ ਜ਼ਹਿਰ ਦਿੱਤਾ ਸੀ ਤੇ ਉਡਦੀ ਮੌਟ ਦੀ ਖ਼ਬਰ ਸੁਨ ਕ ਰਾਂਝੇ ਨੇ ਆਪਣੇ ਪੰਡ ਜ਼ੀਰੇ ਸਾਹ ਸੀ ਉਹ ਰੋਕ ਲੀਯੇ ਸੀ but ਕਹਾਣੀ ਜ਼ਿਆਦਾ ਜੈਰੀ ਮੇਂ ਤੁਵਾਂਨੂੰ ਹੁਣ ਦੱਸੀ ਹੈ ਓ ਹੈ ਜਾਂਦਾ ਮੰਨੀ ਜਾਂਦੀ ਹੈ ਕ ਜੋ ਕਹਿ ਦਿੱਤਾ ਸੀ ਮਾਤਾ ਪਿਤਾ ਨੇ ਹੀਰ ਦੇ ਹਨ ਜੀ ਆਏ ਤੇ ਗੱਲ ਹੈਗੀ ਆ ਹਨ ਜੀ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 ਹਨ ਜੀ but ਤੇ ਜ਼ਿਆਦਾ ਆਏ ਹੈ ਹੈ ਜੈਰੀ ਮੇਂ ਤੁਵਾਂਨੂੰ ਹੁਣ ਦੱਸ ਦੀ ਹੈ ਕ ਚੌਧਰੀ ਦੇ ਘਰੋਂ ਜੰਜ ਲਾਯੰ ਲਈ ਤਿਆਰ ਹੋਇਆ ਸੀ

ਹਨ ਜੀ ਕਹਿੰਦੇ ਉਹ ਰਾਂਝਾ ਜ਼ੀਰਾ ਹੈ ਸਾਧੂ ਬਣ ਕ ਘੁੰਮਦਾ ਸੀ ਸਾਧੂ ਸ ਰੂਪ ਧਾਰ ਲਿੱਤਾ ਸੀ ਉਸ ਨੇ ਹਨ ਜੀ ਹਨ ਜੀ ਉਡਦੇ ਸਾਰੇ ਪਿੰਡ ਗਯਾ ਸੀ ਜੋਗੀ ਦਾ ਰੂਪ ਬਾਦਲ ਕ ਮਿਲਣ ਗਯਾ ਸੀ ਉਸ ਨੂੰ ਤੇ ਕਹਿੰਦੇ ਉਸ ਨੇ ਡੇਰਾ ਭੀ ਦਲ ਲਾਯਾ ਸੀ ਤੇ ਉਠਾਈ ਜੋਗੀ ਬਣ ਕ ਘੁੰਮਦਾ ਸੀ ਗਯਾ ਤੇ ਹਾਯੋ ਉਸ ਨੂੰ ਮਿਲਣ ਗਏ ਸੀ ਕ ਕੁਛ ਅੱਧ ਬਹੁਤ ਹੈ ਕੁਛ ਖਾਸ ਹੈ ਤੋਂ ਉਹ ਉਸ ਨੂੰ ਵੇਖਣ ਗਏ ਸੀ

ਤੱਕ ਜਿਹੜੇ ਉਹਦੇ ਭਰਾ ਅਤੇ ਭਾਬੀ ਨੂੰ ਵੀ ਉਨ੍ਹਾਂ ਨੇ ਮੇਰੇ ਦਿੰਦੀਆਂ ਰਹਿੰਦੀਆਂ ਹਨ ਜੇਕਰ ਉਹ ਆਪਣੇ ਆਪਣੇ ਭਰਾਵਾਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਪਣਾ ਪਿੰਡ ਛੱਡ ਸਕਦੇ ਹਨ ਜੀ ਪਿੰਡ ਤੇ ਸਾਡੀ ਦਿੱਤਾ ਸੀ ਉਸਨੇ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

ਉਥੋਂ ਹੈ ਕਹਿੰਦੇ ਜੈਰੀ ਸਾਇਡਾਂ ਸੀ ਉਸ ਨੂੰ ਬਿਲਕੁਲ ਪ੍ਰਵਾਹ ਨਹੀਂ ਸੀ ਨਿੰਆਂ ਭਰਜਯੀ ਨੇ ਭੈੜਾਂ ਜੇ ਰੱਖੇ ਹੁਈ ਸੀ ਆਪਸ ਮੇਂ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

ਵੈਸੇ ਜੇ ਇਨ੍ਹਾਂ ਦੀ death ਦੇ ਬਾਰੇ ਗੱਲ ਕਰਿ ਜਾਇ- ਤੇ ਕਹਿੰਦੇ ਹੈ ਕ ਜੈਰੀ ਰਿਵਾਤੇ ਅਨੁਸਾਰ ਤੇ ਜੈਰੀ main ਰਿਵਾਯਤ ਹੈ ਉਸ ਦੇ according ਤੇ ਆਪ ਆਏ ਹੈ ਕਹਿ ਸਕਦੇ ਹੈ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

ਤੇ ਆਏ ਹੈ ਸੁਣਨ ਕ ਜੈਰੀ ਹੀਰ ਸੀ ਉਹ ਬੇਹੋਸ਼ ਹੋਗੇ ਸੀ ਉਡਦਾ ਜ਼ੀਰਾ ਚਾਚਾ ਸੀ ਕੈਦੋ ਉਨਹੂ ਉਸ ਨੇ ਜ਼ਹਿਰ ਦੇ ਦਿੱਤਾ ਸੀ ਤੇ ਫਿਰ ਉਹ ਵੀ ਮਾਰ ਗਏ ਸੀ ਬਸ ਇੰਨੀ story ਹੈ

ਹੱਮ ਹਨ ਜੀ ਹਨ ਜੀ ਚੱਲੋ ਮੇਂ ਫਿਰ ਗੱਲ ਕਰਦੀ ਆਂ ਠੀਕ ਹੈ Hello

ਸਾਸਰੀਕਾਲ ਜੋਤ ਠੀਕ ਆਯ ਵਾਦਿਯ ਤੁਸੀਂ ਦਸੋ ਕੀ ਕਰਦੇ

ਆਚਾ ਆਚਾ ਕਾਫੀ ਵਾਦਿਯ ਨੇ ਹਾਨਾ ਮੇਂ ਕਿਹਾ ਚਲੋ ਦੇਖਲੇਂ discuss ਕਾਰਲੇਂ ਥੋੜ੍ਹਾ ਜਯਾ ਹਾਂਜੀ ਹਾਂਜੀ ਕਾਫੀ ਕੁਜ ਆਯ ਯਾਨਾ ਨਡਾ ਤੇ ਤਨੁ ਪਤਾ ਆਯ ਕੁਜ ਕਿਰਣ ਬੇਦੀ ਦਾ ਜਨਮ ਕਦੋਂ ਹੋਯਾ ਸੀਗਾ ਕਿਦਰ ਹਾਂਜੀ ਹਾਂਜੀ ਕਿਰਣ ਬੇਦੀ ਦਾ ਜਨਮ ਨੋ ਸੂਚੀ ਉੱਨੀ ਸੌ ਉਨੰਜਾ ਅੰਮ੍ਰਿਤਸਰ ਵਿਖਾਈ ਪਿਤਾ ਪ੍ਰਕਾਸ਼ ਪੇਸ਼ਵਾਰੀ ਦੇ ਮੁਖ ਅਤੇ ਮਾਤਾ ਪ੍ਰੇਮ ਪੇਸ਼ ਦੇ ਮੁਖ ਹੋਇਆ ਸੀ ਤੇ ਆਪ ਚਾਰ ਬੇਹਨਾਂ ਵਿਚ ਦੂਜੇ ਨੰਬਰ ਦੇ ਬੈਟੀ ਸੀ ਗਏ ਤੇ ਆਪ ਆਚਾ ਆਚਾ ਚਾਰ ਪੀਨਾ ਦੇ ਵਿਚੋਂ ਦੋਜਯ ਨੰਬਰ ਦੀ ਬੇਟੀ ਸੀਗੇ ਤੇ ਅੰਮ੍ਰਿਤਸਰ ਦੇ ਸਨਅਤਕਾਰ ਤੇ ਭਲਾਯਿਕਾਰ ਦੇ ਦੇ ਨਾਲ ਬਿਆਹੀ ਗਈ ਸੀ ਤੇ ਇੰਨਾ ਦੀ ਜੋ ਕ ਆਪਣੀ ਨਿਜੀ ਜ਼ਿੰਦਗੀ ਨੂੰ ਬਾਰੇ ਸਲੀਕੇ ਤੇ ਚਾਰਚਾਹੋੰ ਤੋਂ ਦੂਰ ਹੈ ਰੱਖਿਆ ਤੇ ਉਨੀਸ ਸੋ ਨੀਂਏਂਵੇ ਤੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਗਿਆ ਤੇ ਪਿਤਾ ਉਨ੍ਹਾਂ ਦੇ ਨਾਲ ਹੈ ਰਹਿੰਦੇ ਸਨ ਤੇ ਕਿਰਨ ਬੇਦੀ ਨੇ ਆਪਣੀਆਂ ਬੇਹਨਾ ਹਾਂਜੀ ਸਸ਼ੀ ਜੱਸੀ ਜੋ ਕ ਕੈਨੇਡਾ ਤੇ flaski ਤੇ ਆਪਿਹਾਡੀਕ ਹੈ ਤੇ ਲੰਡਨ ਰਹਿੰਦੀ ਹੈ ਤੇ ਵੀਤਾ ਤੇ ਸੁਨਸ ਜੋ ਕ ਫਰਾਂਸਿਸਕੋ ਵਿਚ ਤੇ ਵੱਸੀ ਅੰਨੁ ਨਾਲ ਬੜਾ ਹੈ ਪਿਆਰ ਸੀ ਗਯਾ ਜੋ ਕ ਬਹਿਣਾ ਇੰਨ੍ਹਾ ਦੀਆਂ ਦਾ ਨਾਮ ਹੈ

ਤੇ ਦੇ ਰੂਪ ਵਿਚ ਬੇਦੀ ਨੂੰ ਨਿਨਟੀ ਸੀਸ ਜੂਨੀਅਰ ਹਮ Tennis Champion ਦਾ ਤਾਜ ਵੀ ਮੰਨਿਆ ਗਯਾ ਸੀ ਗਯਾ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

ਤੇ ਉਨੀਸ ਸੋ ਪੈਂਠ ਤੇ ਉਨੀਸ ਸੋ ਤ੍ਹਤਾਰ ਦੇ ਵਿਚ ਇਨ੍ਹਾਂ ਨੂੰ ਵੱਖ ਵੱਖ ਜੀ ਕਹਿ ਲੋ ਰਾਜ ਸ਼੍ਰੀ ਤੇ ਰਾਜ ਪਾਦਰੀ Champion ਦੇ ਵਿਚ ਕਹਿਣ ਖਿਤਾਬ ਦਿੱਤੇ ਸੀ ਗਏ ਤੇ ਇੰਪਸ ਵਿਚ ਹਨ ਜੀ ਸ਼ਾਮਿਲ ਨੇ ਦਿੱਲੀ ਗੋਆ ਚੰਡੀਗੜ੍ਹ ਦੀ ਭੀ ਸੇਵਾਵਾਂ ਨਿਭਾਈਆਂ ਨੇ ਤੇ ਉਨ੍ਹਾਂ ਹਨ ਜੀ ਨੇ ਆਪਣਾ career ਦਿੱਲੀ ਦੇ ਚਨਾਕਪੁਰ ਆਪਣਾ ਖੇਤਰ ਵਿਚ ਏਇਕ ਸਿਹਯਾ ਪੁਲਿਸ ਸੁਪਰਡੰਟ ਜਿਨੋ ASP ਵਾਜੂ ਸ਼੍ਰੁ ਕੀਤਾ ਸੀ ਤੇ ਉਨੀਸ ਸੋ ਉਣਾਸੀ ਦੇ ਵਿਚ ਉਨ੍ਹਾਂ ਨ ਹਨ ਜੀ ਰਾਜ ਸ਼੍ਰੀ ਪਾਤਰ medal ਜਿੱਤਿਆ ਤੇ ਇਸ ਦੇ ਬਾਦ ਪੱਛਮ ਦਿੱਲੀ ਛੱਲੇ ਗਏ ਉਥੇ ਉਨ੍ਹਾਂ ਨੇ ਔਰਤਾਂ ਦੇ ਵਿਰੁੱਧ ਅਪਰਾਧਾਂ ਵਿਚ ਕਮੀ ਲਿਆਂਦੀ ਤੇ ਉਸ ਦੇ ਬਾਦ ਇਕ ਟ੍ਰੈਫਿਕ ਪੁਲਿਸ ਸੜਕਾਰੀ ਦੇ ਵੱਲੋ ਦਿੱਲੀ ਦੇ ਵਿਚ ਉਨੀਸ ਸੋ ਬਿਆਸੀ ਦੇ ਵਿਚ ਅਸ਼ਰੀਆਂ ਖੈਡਾਂ ਤੇ ਗੋਆ ਦੇ ਵਿਚ ਰਾਜ ਮੰਡਲ ਦੀਆ ਮੁਖ ਮੀਟਿੰਗਾਂ ਤੇ ਉਨੀਸ ਸੋ ਤਿਰਾਸੀ ਦੇ ਵਿਚ ਟ੍ਰੈਫਿਕ ਦੀ ਨਿਗਰਾਨੀ ਭੀ ਕਿੱਤੀ ਹੈ

ਨਾਵਵੇ ਹਨ ਜੀ ਉੱਟੀ ਦਿੱਲੀ POLICE foundation ਜੋ ਕ ਹੈ ਦੋ ਹਾਜ਼ਰ ਸਤਿ ਦੇ ਵਿਚ ਹਾਂਜੀ ਕਾਫੀ ਜ਼ਿਆਦਾ ਵਿਕਸਿਕ ਭੀ ਹੀ ਸੀ ਆਚਾ ਆਚਾ ਹਨ ਜੀ ਜੋ ਮਈ ਨਿਨਤੀਂ ਨਿਨਟੀ ਦਿੱਲੀ ਦੇ ਵਿਚ ਬੇਦੀ ਦੇ ਕੋਲੋਂ ਇਕ ਮਹਾਨ ਜੂਸਾਂ ਦੇ ਵਿਚ ਨਿਰਪੁਤ ਭੀ ਕਿੱਤਾ ਸੀ ਗਯਾ ਤੇ ਬਿਹਾਰ ਦੇ ਵਿਚ ਜੇਲ ਦੇ ਵਿਚ ਕਹਿ ਸੁਧਾਰ ਭੀ ਕਿੱਤੇ ਨਾ ਮਤਲਬ ਹਨ ਜੀ ਨਿਨਤੀਂ ਨਿਨੇਟੀ ਫ਼ੋਰ ਵਿਚ ਰੈਮਾਂ ਪੁਰਸਕਾਰ ਭੀ ਮਿਲੀਆਂ ਸੀ ਗਯਾ ਇ ਨਿਨੇਤ੍ਯ੍ਫ਼ੌਰ

ਹਨ ਜੀ ਹਨ ਜੀ ਬਿਲਕੁਲ ਤੇ ਪੁਲਿਸ ਹੈਕਰ ਦਾ ਨਿਯੁਕ ਭੀ ਕਿੱਤਾ ਸੀ ਗਯਾ ਉਨ੍ਹਾਂ ਨੇ ਸਿਮਜੀਕ ਸੰਸਕ੍ਰਿਤੀ ਓਲੇਖਾਂ ਦਾ ਦੇਹਾਂ ਕਰਨ ਲਈ ਦੋ ਹਾਜ਼ਰ ਸੱਤ ਵਿਚ ਇਸਤੀਫ਼ਾ ਭੀ ਦਿੱਤਾ ਹਨ ਜੀ ਤੇ ਉਹ ਇੰਡੀਆ ਦੇ ਨਾ ਇੰਡੀਆ ਰੇਗੀਓ foundation ਚਲਾਇ ਹਨ ਜੀ ਟੀ ਦੋ ਹਜ਼ਾਰ ਅੱਠ ਤੋ ਟੀ ਗਿਯ੍ਰਾਂ ਦੇ ਹੁੰਦੀ ਦੋ ਹਾਜ਼ਰ ਯਿਆਰਾਹ ਦੇ ਵਿਚ ਉਨ੍ਹਾਂ ਨੇ ਇਕ ਕੋਰਟ ਸ਼ਵ ਆਪ ਕਿ ਕਚੈਰੀ ਦੀ ਮੇਜ਼ਬਾਨੀ ਭੀ ਕੀਤੀ ਉਹ ਤੇ ਹਾਂਜੀ ਊ ਦੋ ਹਜ਼ਾਰ ਗਾਯਾਰਹ ਦੇ ਭਾਰਤੀ ਵਿਰੋਧੀ ਪਿਛਟਾਚਾਰ ਲਹਿਰਾਂ ਦੀ ਮੁਖ ਨੇਤਾਵਾਂ ਚੋ ਇਕ ਸੀ ਨਾ ਅਤੇ ਜਨੁਰੀ ਹਨ ਜੀ ਦੋ ਹਾਜ਼ਰ ਪੰਦਰਾਂ ਦੇ ਵਿਚ ਸੱਜੇ ਪੱਖੀ ਜਨਤਾ ਪਾਰਟੀ ਦੇ ਵਿਚ ਸ਼ਾਮਿਲ ਹੋਗੇ ਤੇ ਉਸਨੇ ਪਾਰਟੀ ਦੇ ਜੈਰੇ ਮੁਖ ਮੁਖ ਮੰਤਰੀ ਦੇ ਓਹਦੇ ਦੇ ਉਮੀਦਵਾਰ ਵੱਲੋ ਦੋ ਹਾਜ਼ਰ ਪੰਦਰਾਂ ਦੇ ਵਿਚ ਦਿੱਲੀ ਸਿਭਅੰਤ ਸਭ ਚੋ ਸਫਲਤਾ ਲਈ ਦੀ ਚੂੰ ਲੜੀ ਸੀ ਉਨ੍ਹਾਂ ਨੇ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 ਪੇਸ਼ਾਵਰ ਅੰਮ੍ਰਿਤਸਰ ਵਿਚ ਪੱਲੀ ਹੈ ਨਾ ਹਾਂਜੀ ਤੇ ਇਕ ਵੱਡੇ ਪਰਿਵਾਰ ਦੇ ਨਾਲ ਸੀ ਗਏ ਤੇ ਪਿਆਰ ਭੱਲੇ ਜੈਰੇ ਸੁਰਕਸ਼ਿਕ ਮਾਹੌਲ ਵਿਚ ਪੱਲੀ ਬੜੀ ਸੀ ਗਈ ਤੇ ਪਰਿਵਾਰ ਦੇ ਕੋਲ ਜ਼ਮੀਨ ਧਰਮ ਸ਼ਾਲਾ ਤੇ ਹੋਟਲ ਕਾਫੀ ਸੀ ਗੇ ਤੇ ਹੋਟਲ ਕਾਫੀ ਸੀ ਗੇ ਨਾ ਤੇ ਸਾਈਕਲਾਂ ਤੇ ਸਕਤੇਹੁਤ ਹਨ ਫਿਰ ਵਿਚ ਜਾਂਦੀ ਵਿਚ ਜਾਂਦੀ ਸੀ ਗੇ ਹਨ ਜੀ ਨਾ ਤੇ ਬਾਦ ਵਿਚ ਉਨ੍ਹਾਂ ਨੇ ਆਪਣੀ ਲੂਣਾ ਮੋਪੈਡ ਖਰੀਦੀ ਤੇ ਤੇ ਕਿਰਨ ਓਰ ਉਨ੍ਹਾਂ ਦੀ ਟੀਨ ਬੇਹਨਾਂ ਦੇ ਕੋਲ ਜੇਰਾ tennis court ਦੀ ਸੁਵਿਧਾ ਤਕ ਪੁਹੰਚ ਸੀ ਦੀ

ਹਾਂਜੀ ਉਹ ਯਾਦ ਕਰਦੀ ਹੈ ਕ ਸਰਕਾਰੀ ਪ੍ਰੀਚਾਚਾਰ ਨਾਲ ਇਹ ਮੇਰਾ ਪਹਿਲਾ ਵਾ ਪਿਆਰ ਸੀ ਇਨ੍ਹਾਂ ਅਸ਼ਕਰਾਂ ਕਰ ਉਨ੍ਹਾਂ ਨ ਮੇਂ ਥੁ ਬੜੀ ਖੁਸ਼ੀ ਹੁਈ ਹੈ ਨਾ

ਤੇ ਪ੍ਰੋਫੈਸਰ ਜਛ ਤੇ ਮਮ ਵੱਲੋ ਜ਼ੀਰੇ ਪੜ੍ਹਾਂਦੇ ਸੀ ਰਾਜਨੀਤੀ ਸ਼ਾਸ਼ਨਰ ਤੋਂ ਮੈ ਕਿੱਤੀ ਤੇ ਬਾਦ ਤੋਂ ਉਨ੍ਹਾਂ ਨੂੰ ਦੇ ਭਰਿਦੇ ਰਹਿ ਹੋ ਇਨ੍ਹਾਂ ਦੇ ਨਾਲ ਆਚਾ ਇੰਤਕਾਲ ਸਾਂਝੇ ਪਰਿਵਾਰ ਦੇ ਉਲਟ ਅਰਥ ਵਿਵਸਥਾ ਵਿੱਚ ਹਮ ਮਦਦ ਕੀਤੀ ਪਹਿਲੀ ਵਿਖੇ ਸ੍ਰੀ ਗੁਰੁ ਦਯਿ ਮਿਲਾਯਉ ਪਰਿਵਾਰਿਕ ਨਿਯੰਤ੍ਰਿਤ ਕੀਤਾ ਸੀ ਲਖਨਊ ਤੇ ਆਪਣੇ ਪਿਤਾ ਨੂੰ ਭਾਤਾ ਵੀ ਦਿੱਤੀ ਤੇ ਜਦ ਬੇਦੀ ਦੀ ਵੱਡੀ ਬੇਹਂ ਸ਼ਸ਼ੀ ਨੇ ਸਕਥੱਲ ਅੰਮ੍ਰਿਤਸਰ ਚੋਣਵੇਂਤ ਦੇ ਵਿਚ ਦਾਖਲਾ ਲਿੱਤਾ ਤੇ ਉਨ੍ਹਾਂ ਨੇ ਐਵੇਂ ਭਗਤਾਂ ਕਟ ਕਟ ਦਿੱਤਾ ਕ ਹਾਲ ਕ school ਉਨ੍ਹਾਂ ਨੇ ਘੇਰ ਤੋਂ ਸੋਲਾਂ ਕਿਲੋਮੀਟਰ ਦੂਰ ਸੀ ਗਯਾ ਤੇ ਸ਼ਸ਼ੀ ਦੇ ਮਾਤਾ ਪਿਤਾ ਨੇ ਮੰਨਿਆ ਸੀ ਗਿਆ ਕਿ ਉਨ੍ਹੇ ਸ੍ਚੂਲਾਂ ਵਿਚ ਬੇਹਤਰ ਸ਼ਿਕ੍ਸ਼ਾ ਪ੍ਰਧਾਨ ਕਰਦੇ ਨੇ ਤੇ ਮੁੰਨੀ ਲਾਲ ਆਪਣੇ ਪੋਟੇ ਨੂੰ ਈਸਾਈ school ਵਿਚ ਪਰ੍ਹਾਂ ਦੇ ਪਰ੍ਹਾਂ ਸੀ ਗੇ ਹਾਲੀ ਕ ਪਰਕਾਸ਼ ਲਾਲ ਨੇ ਪ੍ਰਕਾਸ਼ ਪਾਰ ਲਾਲ ਸੈਵਿਕਟਿਕ ਸਨਾਤਕ ਦੀ ਘੋਸ਼ਣਾ ਕਿਰਨ ਸਾਹੀਤ ਆਪਣੀ ਬੈਟੀਆਂ ਊ ਦਾਖਲਾ ਦਿਲਾਂ ਕਾਰਾ ਦਿੱਤਾ ਸੀ ਗਏ ਹਨ ਜੀ ਹਨ ਜੀ ਤੇ ਕਿਰਨ ਬੇਦੀ ਨੇ ਆਪਣੀ ਪ੍ਰਹਾਯੀ ਵੱਲੋ ਜੈਰੀ ਉਨੀਸ ਸੋ ਤਿਰੰਜ ਵਿਚ ਸੇਕ੍ਟਰ ਹਾਰਡ ਕਾਨ੍ਵੇੰਟ ਸਕੂਲ ਦੇ ਵਿਚਹਨ ਜੀ ਕਿੱਤੀ ਹੈ ਤੇ ਹਾਤੇ ਕਰਮ ਦੇ ਕਹਿ ਸਕਦੇ ਨੇ ਪੈਟ ਕਰਮ ਦੇ ਬੋਹਤ ਜੋ ਨਾ ਕਟਿਵਿੱਦਿਆਂ ਨੇ ਨਾਲ ਨੈਸ਼ਨਲ ਕੈਡੇਟ ਕੋਰਟ ਜੋ ਕ ਨੱਚੇ ਹੈ ਵਿਚਿਸਤਾ ਲਾਯਾ ਉਨ੍ਹਾਂ ਨੇ ਦੀਨਾ ਵਿਚ ਸੇਕਟੋਰਹਾਰ੍ਦ ਵਿਗੜਣ ਦੀ ਨਹੀਂ ਕਰਦਾ ਸੀ ਇਸ ਦੀ ਬਜਾਏ ਘਰੇਲੂ ਨਾਮ ਦਾ ਜੋ ਕ ਲੜਕੀਆਂ ਨੂੰ ਚੰਗੀਆਂ ਘਰੇਲੂ ਔਰਤਾਂ ਬਨਾਨਾ ਸੀ

ਤੇ ਦਸਵੀ ਲਈ ਪਰਿਕ੍ਸ਼ਾ ਦੀ ਤਿਆਰੀ ਭੀ ਕਿੱਤੀ ਜਦੋ ਸੈਕਟਰ ਹਰਟ ਵਿਕਯੋ ਦਾ ਨੌਵੀਂ ਜਮਾਤ ਪਾਸ ਕਿੱਤੀ ਤੇ ਉਸ ਸਮੇਂ ਉਸਨੇ ਦਸਵੀ ਦੀ ਮੈਟ੍ਰਿਕ ਦੀ ਲਿਖਿਆ ਪਾਸ ਕਰ ਲਈ ਸੀ ਆਚਾ ਤੇ ਬੇਦੀ ਨੇ ਨਿਨਤੀਂ ਸਿਸਟੀ ਐਘਟ ਵਿਚ ਅੰਮ੍ਰਿਤਸਰ ਮਹਿਲਾ ਕਾਲਜ ਵਿਚ ਸਤਨਾਤਗ ਹੋ ਦੀ ਉਪਵਾ ਪ੍ਰਾਪਤ ਭੀ ਕਿੱਤੀ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 ਤੇ ਉਨੀਸ ਸੋ ਸੱਤਰ ਤੋਂ ਉਨੀਸ ਸੋ ਬਹੱਤਰ ਤਕ ਉਨ੍ਹਾਂ ਨੇ ਅੰਮ੍ਰਿਤਸਰ ਸਾਲਸਾ ਕਾਲਜ ਫਾਰ ਵੋਮੀਨ ਵਯਾਗਤਾ ਦੇ ਰੂਪ ਵਿਚ ਪ੍ਰਹਾਯਾ ਵੀ ਸੀ ਹੈਨਾ ਹਾਂਜੀ ਹਾਂਜੀ ਤੇ

ਦਿੱਲੀ ਸੰਸ਼ਲੇ ਵਿਚ degree ਸਮਾਜਿਕ ਵਿਗਿਆਨ ਭਗਪੀ ਪ੍ਰਯੋਗ ਪਰੋਗੋਗਹਿਤ ਸੰਸਤਾ ਦੇ ਵਿਚ ਭੀ ਉਨ੍ਹਾਂ ਨੇ ਦਿੱਲੀ ਵਿਚ doctorate of philosophy ਦੀ ਡਿਗਰੀ ਭੀ ਕਿੱਤੀ ਸੀ ਹਾਂਜੀ ਹਾਂਜੀ ਤੇ ਕੁਜ ਸਮੇਂ ਉਨ੍ਹਾਂ ਨੇ ਅਮ੍ਰਿਤਸਰ ਵਿਚ ਪੜ੍ਹਿਆ ਤੇ ਕੁਜ ਪਹਿਲੀ ਮਹਿਲਾ ਪੁਲਿਸ ਸੰਸਕਾਰੀ ਵੱਲੋ ਭੀ ਕਾਮ ਕਿੱਤਾ ਤੇ ਉਨ੍ਹਾਂ ਦੇ ਹਾਂਜੀ ਪਹਲ IPS ਪਹਿਲੇ ਇੰਪਸ ਹੋਣ ਦੀ ਹੈਸੀਅਤ ਮਰਦਾਂ ਦੇ ਬਰਾਬਰੀ ਦੀ ਜੋਸ਼ਨ ਵੀ ਕਿੱਤਾ ਉਨ੍ਹਾਂ ਨੇ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 ਤੇ ਉ ਹਾਂਜੀ ਪਹਿਰਾ ਵੀ ਮਰਜ਼ੀ ਦਾ ਹੈ ਪਹਿਨ ਦੀ ਸੀ ਤੇ ਸ਼ਇਦ ਹੈ ਕੋਈ ਰਿਵਾਇਤੀ ਕੁੜਤਾ ਸ਼ਲਵਾਰ ਵਿਚ ਉਨ੍ਹਾਂ ਨੂੰ ਦੇਖ ਜੇ ਦਾ ਤੇ ਕਿਹਾ ਜਾਂਦਾ ਹੈ ਕ ਉਹ ਔਰਤ ਹੋਣ ਦਾ ਲਾਹਮ ਲੈਂਦੇ ਸੀ ਤੇ ਔਰਤ ਹੋਂਦ ਘਾਟਾ ਕੋਈ ਨਹੀਂ ਪਾਯਾ ਬਲਕਿ ਉਨ੍ਹਾਂ ਨੂੰ ਲਾਹਾ ਹੈ ਮਿਲੀਆਂ ਏ IPS ਹਾਂਜੀ ਅਧਿਕਾਰੀ ਦੇ ਨਾਮ ਛਾਪਣ ਤੇ ਦੱਸਿਆ ਗਏ ਕਉਨੀਸ ਸੋ ਤਿਹਾਤਰ ਦੇ ਵਿਚ ਘਰਸੰਸਕ੍ਰਿਤ ਦੀ ਪੁਲਿਸ ਪਰਦੇ ਦੇ ਮੋਕਾਯ ਦੇ ਵਿਚ ਗਾਂਧੀ ਹੀ ਬੋਹਤ ਖੁਸ਼ ਹੋਇ ਸੀ ਤੇ ਉਨ੍ਹਾਂ ਨੇ ਉਨ੍ਹਾਂ ਨੂ ਹਾਂਜੀ ਆਪਣੇ ਕੋਲ ਨਾਸ਼ਤੇ ਦੇ ਵਾਸਤੇ ਭੀ ਬੁਲਾਇਆ ਸੀ ਤੇ ਕਿਸੀ ਮਰਦ ਸੰਤਕਾਰੀ ਤੋਤਾਰਜੀਹ ਨਹੀਂ ਮਿਲੀ ਉਨ੍ਹਾਂ ਨੂੰ ਇਕ ਔਰਤ ਹੋ ਕ ਲੀਡ ਕਰ ਰਹੀ ਹੈ ਉਨ੍ਹਾਂ ਨੂੰ ਮਤਲਬ ਅਗੈ

ਤੇ ਕੋਈ ਕੋਈ ਵੱਡੀਆਂ ਤੇ ਸਾਫ ਸੁਥਰੀ ਖ਼ਬਰਾਂ ਦੇਣ ਆਲਾ ਮਤਲਬ ਹਮ ਹਮ ਮੀਡਿਆ ਨੂੰ ਵੀ ਪੂਰਾ ਰੱਖਿਆ ਜਾਂਦਾ ਸੀ ਗਿਆ ਤੇ ਇਨ੍ਹਾਂ ਚੋੜਾ ਨਵੰਬਰ ਦੋ ਹਾਜ਼ਰ ਦਾਸ ਵਿਚ ਭਾਰਤ ਪਿਛਟਾਚਾਰ ਖਿਲਾਫ ਦੀ ਰੈਲੀ ਭੀ ਕਿੱਤੀ ਸੀ ਉਨ੍ਹਾਂ ਨੇ